ਮੈਂ ਕਿਹਾ ਨਹੀਂ ਯਾਰ ਤੂੰ ਮੇਰੇ ਨਾਲ ਚੱਲ ਯਾਰ ਮੈਨੂੰ ਨੀ ਪਤਾ ਤੂੰ ਚੱਲ ਉਹ ਕਹਿਣ ਲੱਗ ਗਿਆ ਮੈਨੂੰ ਕਹਿੰਦਾ ਨਹੀਂ ਯਾਰ ਕਹਿੰਦਾ ਮੈਂ ਮੁ ਨੀ ਮੰਨਦਾ ਵੀ ਸੰਜੇ ਰਹਿਣ ਦੇ ਮੈਂ ਨੀ ਜਾਣਾ ਮੈਂ ਕਿਹਾ ਵੀ ਚੱਲ ਤਾ ਸਹੀ ਇਕ ਵਾਰੀ ਮੇਰੇ ਕਰਕੇ ਚੱਲ ਯਾਰ ਉਹ ਕਹਿੰਦਾ ਚੱਲ ਚਲਦੇ ਆ ਅੱਪਾ ਲੰਘੇ ਵੀਰਵਾਰ ਵਾਲੇ ਦਿਨ ਓ ਬੱਸ ਬਾਬਾ ਜੀ ਕਹਿੰਦੇ ਵੀ ਹਾਂ ਵੀ ਮਹੀਨਾ ਖੜ ਜਾ ਪੁੱਤ ਸਭ ਕੁਛ ਸਹੀ ਹੋ ਜੁਗਾ ਉਹ ਬਾਹਰ ਆਇਆ ਮੇਰੇ ਕੋਲ ਓਹਨੇ ਮੱਥਾ ਮੁਥਾ ਟੇਕਿਆ ਕਹਿੰਦਾ ਸੰਜੇ ਯਾਰ ਦੇਖ ਲਾ ਪਾ ਤਾ ਨਾ ਮਹੀਨੇ ਦਾ Time ਹੁਣ ਮਹੀਨਾ ਦਾ ਕਿਹਾ ਤੇਰਾ ਸਹੀ ਦੇਖ ਤਾ ਸਹੀ ਉਹ ਮੇਰੇ ਕੋਲ ਮਹੀਨੇ ਦੋ ਤਿੰਨ ਮਹੀਨੇ ਬਾਦ ਆਇਆ ਮੁੰਡਾ ਆਪਣੀ ਗੱਡੀ ਚ ਕਹਿੰਦਾ ਸੰਜੇ ਗੱਡੀ ਲੈ ਲਈ ਮੈਂ ਮੈਂ ਕਿਹਾ ਭਾਈ ਦੇਖਿਆ ਬਾਬੇ ਦਾ ਕਮਾਲ ਕਹਿੰਦਾ ਸੰਜੇ ਯਾਰ ਅੱਪਾ ਬਾਬੇ ਕੋਲ ਜਾਣਾ ਏ ਯਾਰ ਮੈਨੂੰ ਨੀ ਪਤਾ ਮੈਂ ਜਾਣਾ ਹੀ ਜਾਣਾ ਏ ਚੜ੍ਹਾਵਾ ਚੜ੍ਹਨਾ ਏ ਬਾਬੇ ਨੂੰ ਕਿਸੇ ਵੀ ਚੀਜ਼ ਦਾ ਮੈਂ ਕਿਹਾ ਚੱਲ ਚਲਦੇ ਆ ਫਿਰ ਉਹ ਮੈਂ ਬਾਬੇ ਕੋਲ ਸੀ ਲੈ ਗਿਆ ਮੈਂ ਕਿਹਾ ਬਾਬਾ ਜੀ ਆਹ ਓਹੀ ਮੁੰਡਾ ਵਾ ਬਾਬਾ ਕਹਿੰਦਾ ਮੈਂ ਤਾ ਨਜ਼ਰ ਚ ਪਹਿਚਾਣ ਲਿਆ ਮੁੰਡਾ ਕਹਿੰਦਾ ਹਾਂ ਪੁੱਤ ਸੁਖ ਹੈ ਹੁਣ ਬਾਬਾ ਜੀ ਅਸੀਂ ਕਹਿੰਦੇ ਸੁਖ ਏ ਪੁੱਤ ਹੁਣ ਓ ਕਹਿੰਦਾ ਹਾਂਜੀ ਸੁਖ ਹੈ ਜੀ ਮੈਨੂੰ ਬੋਹੋਤ ਵਧੀਆ ਬਾਬਾ ਜੀ ਧੰਨਵਾਦ ਜੀ ਤੁਹਾਡਾ ਉਸਨੇ ਆ ਗੱਲਾਂ ਦਸਦੇ ਹੂਏ ਵੀ ਲਗੇ ਦੱਸੀਆਂ ਆਪਣੇ ਰਿਸ਼ਤੇਦਾਰਾਂ ਨੂੰ ਦੱਸੀਆਂ ਫਿਰ ਓਹਨੇ ਹੋਰ ਅਗੇ ਦਸ ਜਣੇ ਨੂੰ ਦਸੀਆਂ ਫੇਰ ਅਗੇ ਹੋਰ ਦਸ ਜਣੇ ਨੂੰ ਦਸੀਆਂ ਗੱਲਾਂ ਤਾ ਕਰਕੇ ਏਦ ਏਦਾਂ ਏਦਾਂ ਕਰਦੇ ਕਰਦੇ ਕਰਦੇ ਕਰਦੇ ਕਰਦੇ ਕਰਦੇ ਪੂਰੀ ਦੁਨੀਆਂ ਹੀ ਆਉਣ ਲੱਗੀ ਭਖ਼ਰਪੁਰ ਦੀ ਮੈਂ ਕਿਹਾ ਇੰਨੀ ਦੁਨੀਆਂ ਨਕੋਦਰ ਨੀ ਆਂਦੀ ਜਿੰਨੀ ਦੁਨੀਆਂ ਭਖ਼ਰਪੁਰ ਜਾਂਦੀ ਆ ਤੇ ਮੇਰੇ ਆਪ ਦੇ ਯਾਰ ਦੋਸਤ ਮੇਰੀ ਲੜਾਈ ਹੋਗੀ ਸੀ ਇਸੀ ਗੱਲ ਪਿੱਛੇ ਮੈਂ ਕਹਿੰਦਾ ਸੀਗਾ ਨਹੀਂ ਮੈਂ ਕਿਹਾ ਨਹੀਂ ਯਾਰ ਬਾਬੇ ਨਕੋਦਰ ਜਾਣਾ ਏ ਨਕੋਦਰ ਜ਼ਿਆਦਾ ਚੜ੍ਹਾਵਾ ਚੜ੍ਹਦਾ ਏ ਜ਼ਿਆਦਾ ਸ਼ਕਤੀ ਆ ਬਾਬੇ ਚ ਉਹ ਕਹਿੰਦਾ ਨਹੀਂ ਕਹਿੰਦਾ ਭਖ਼ਰਪੁਰ ਮੈਂ ਕਿਹਾ ਯਾਰ ਨਕੋਦਰ ਭਾਖੜਪੁਰ ਬਾਬੇ ਤਾ ਏਕੋ ਹੁੰਦੇ ਆ ਠੀਕ ਨੀ ਹੁਣ ਰੱਬ ਦੀ ਇੱਛਾ ਸਾਰਾ ਕੁਛ ਠੀਕ ਏ ਮੈਂ ਕਿਹਾ ਏਦਾਂ ਹੁੰਦਾ ਹੁੰਦਾ ਕਹਿੰਦਾ ਨਹੀਂ ਕਹਿੰਦਾ ਅਲੱਗ ਲੱਗ ਗੱਲ ਹੁੰਦੀ ਆ ਸਾਰੀ ਕਹਿੰਦੇ ਹੁਣ ਹਰ ਜਗਹ ਥੋੜੇ ਨਾ ਇਕ ਗੱਲ ਹੁੰਦੀ ਆ ਵੀ ਆ ਕਹਿ ਦੋਗੇ ਤਾ ਉਹ ਹੁੰਦਾ ਏ ਮੈਂ ਕਿਹਾ ਨਕੋਦਰ ਵਾਲੇ ਬਾਬੇ ਦੇਖ ਲੋ ਤੁਹਾਨੂੰ ਨੋਰਾ ਚਿੱਕੜ ਜਿਹੜੇ ਹੈਗੇ ਨੇ ਓਹਨਾ ਦੀ ਗੱਲ ਦਸਦਾ ਸੀ ਜਿਹੜਾ ਜਿਹੜੇ Master ਸਲੀਮ ਜੀ ਨੇ ਓਹਨਾ ਨੂੰ ਹੰਕਾਰ ਹੋ ਗਿਆ ਸੀ ਆਪਣੀ ਆਵਾਜ਼ ਤੇ ਜਿਹੜੇ ਗੱਦੀ ਤੇ ਬੈਠੇ ਆ ਓਹਨਾ ਦੀ ਆਵਾਜ਼ ਹੀ ਅਲੱਗ ਸੀਗੀ ਦੇਖ ਲੋ ਗਾਂਦੇ ਗਾਂਦੇ ਦੀ ਆ ਆਪਣਾ ਮਾਨ ਸਾਹਿਬ ਜੀ ਜਿਹੜੇ ਓ ਦੇਖ ਲੋ ਆ ਗੱਲ ਹੋਈ ਸੀਗੀ ਓਹਨਾ ਦੀ ਆਵਾਜ਼ ਹੀ ਅਲੱਗ ਸੀਗੀ ਫਿਰ ਓਹਨਾ ਨੇ ਮਾਫੀ ਮੰਗੀ ਬਾਬੇ ਤੋਂ ਵੀ ਹਾਂ ਜੀ ਮੈਨੂੰ ਹੰਕਾਰ ਹੋ ਗਿਆ ਗ਼ਲਤੀ ਹੋਗੀ ਤਾ ਜਾਕੇ ਓਹਨਾ ਦੀ ਆਵਾਜ਼ ਆਈ ਸੀਗੀ ਦੇਖ ਲੋ ਓਹਦੀ Stage ਤੇ ਗਾਂਦੇ ਗਾਂਦੇ ਦੀ ਆਵਾਜ਼ ਅਲੱਗ ਹੀ ਸੀਗੀ ਇੰਨੀ ਸ਼ਕਤੀ ਆ ਨਕੋਦਰ ਆਲੇ ਬਾਬਾ ਜੀ ਚ ਦੇਖ ਲੋ ਜੀ ਤੁਸੀਂ ਹੁਣ ਆ ਦੇਖ ਲੋ ਤੇ ਤੁਹਾਨੂੰ ਮੈਂ ਇਕ ਹੋਰ ਗੱਲ ਦਸਾ ਜੀ ਮੇਰੇ ਯਾਰ ਦੋਸਤ ਦੀ ਓਹਦੀ ਭੈਣ ਸੀਗੀ ਸਾਡਾ ਯਾਰ ਦੋਸਤ ਸੀਗਾ ਓਹਦੀ ਭੈਣ ਪਿੱਛੇ ਪੈ ਗਿਆ ਸੀਗਾ ਮੇਰਾ ਯਾਰ ਦੋਸਤ ਮਤਲਬ ਕਦੇ ਅੱਪਾ ਇਕੱਠੇ ਰਹਿੰਦੇ ਸੀਗੇ ਚਾਰ ਮੁੰਡੇ ਸੀਗੇ ਇਕ ਇਕ ਦੀ ਭੈਣ ਸੀਗੀ ਮੇਰਾ ਯਾਰ ਦੋਸਤ ਸੀਗਾ ਯਾਰ ਹੁਣ ਤੁਹਾਨੂੰ ਪਤਾ ਹੈ ਆ ਯਾਰਾ ਦੋਸਤਾਂ ਚ ਹੋ ਹੀ ਜਾਂਦਾ ਏਦਾਂ ਦੀ ਗੱਲ ਠੀਕ ਨੀ ਗੀ ਓਹਦੀ ਭੈਣ ਨੇ ਇਕ ਤਾ ਓਹਨੂੰ ਦੇਖਿਆ ਦੁਖਯਾ ਹੋਣਾ ਓਹਨੇ Offer Uffer ਮਾਰ ਤਾ ਹੋਣਾ ਓਹਨੂੰ ਨਹੀਂ ਪਤਾ ਹੋਣਾ ਵੀ ਓਹਦਿਓ ਭੈਣ ਆ ਮੁੰਡੇ ਦੀ ਜੀਨੋ ਸਾਡੇ ਨਾਲ ਰਹਿੰਦਾ ਏ ਮੈਨੂੰ ਕੀਤੇ ਇਕ ਦਿਨ ਪਤਾ ਲੱਗ ਗਿਆ ਵੀ ਸਾਲਾ ਆ ਕਿਸੇ ਕੁੜੀ ਨੂੰ ਮਿਲਣ ਜਾਂਦਾ ਮੇਰੇ ਤੋਂ ਚੋਰੀ ਚੋਰੀ ਜਾਂਦਾ ਕਿਸੇ ਨੂੰ ਮਿਲਣ ਤੇ ਮੈਂ ਪਿੱਛੇ ਲੱਗ ਗਿਆ ਓਹਦੇ

ਕਹਿੰਦਾ ਯਾਰ ਪਿਆ ਪਿਆਰ ਕਰ ਬੈਠਿਆਂ ਸੰਜੇ ਯਾਰ ਮੈਂ ਕਿਹਾ ਮੇਰੀ ਗੱਲ ਸੁਨ ਦੇਖ ਕੁੜੀਆਂ ਬਥੇਰੀਆਂ ਮਿਲ ਜੂੰਗੀਆਂ ਤੈਨੂੰ ਠੀਕ ਨਹੀਂ ਗੀ ਯਾਰ ਹੈ ਜੇ ਓਹਨੂੰ ਪਤਾ ਲੱਗ ਗਿਆ ਓਹਦੇ ਦਿਲ ਤੇ ਕਯਾ ਬੀਤੂਗੀ ਵੇਚਾਰੇ ਦੇ ਤੂੰ ਆਪ ਸੋਚ ਯਾਰ ਓਹਦਾ ਵੀ ਤਾ ਯਾਰ ਦਿਲ ਹੈ ਠੀਕ ਹੈ ਅਗਲਾ ਕਯਾ ਸੋਚੂਗਾ ਵੀ ਮੇਰੇ ਯਾਰ ਨੇ

ਕੁੜੀ ਰੋਜ਼ ਓਹਨੂੰ Phone ਕਰੇ ਓਹਦੇ ਮੈਂ ਨੰਬਰ Change ਕਰਾਏ ਓਹਦੀ ਆਈਡਿਆ ਬੰਦ ਕਰਤੀਆਂ ਮੈਂ ਸਾਰਾ ਕੁਛ ਕਰਾ ਤੇਆ ਫੇਰ ਨਾ ਕੁੜੀ ਹਟੇ ਓਹਦੀ ਆਈਡੀ ਲੱਭ ਲਿਆ ਕਰੇ ਨੰਬਰ ਕਿਸੇ ਟੋਹ ਮੰਗ ਲਿਆ ਕਰੇ ਸਭ ਕੁਝ ਹੋ ਜਾਇਆ ਕਰੇ ਇਦਾ ਇਦਾ ਕਰਕੇ ਠੀਕ ਨੀ ਗਈ ਫਿਰ ਫੇਰ ਮੈਂ ਨਾ ਓਹਦੇ ਭਰਾ ਨੂੰ ਦਸ ਤੇਯਾ ਮੈਂ ਕਿਹਾ ਯਾਰ ਦੇਖ ਭਾਈ ਯਾਰ ਗੁੱਸਾ ਨਾ ਕਰੀ ਮੇਰੀ ਗੱਲ ਕਿਹਾ ਇਕ Minute ਉਰੇ ਆ ਓਹਨੂੰ ਤੇ ਲੈ ਕੇ ਗਿਆ ਚਾਰ ਬੰਦੇ ਬੈਠੇ ਸੀ ਅਸੀਂ ਮੈਂ ਕਲੇ Side ਨੂੰ ਤੇ ਲੈ ਕੇ ਗਿਆ ਮੈਂ ਕਿਹਾ ਇਦਾ ਇਦਾ ਗੱਲ ਆ ਯਾਰ ਭਾਈ ਬਣ ਕੇ ਪਹਿਲਾ ਅਰਾਮ ਨਾਲ ਮੇਰੀ ਗੱਲ ਸੁਣੀ ਕਹਿੰਦਾ ਬਾਈ ਸੰਜੇ ਸੁਨ ਯਾਰ ਮੈਂ ਕਿਹਾ ਯਾਰ ਏਦਾਂ ਏਦਾਂ ਗੱਲ ਆ ਦੇਖ ਯਾਰ ਤੇਰੀ ਭੈਣ ਦੀ ਗੱਲ ਬਾਤ ਚੱਲ ਰਹੀ ਸੀ ਮੁੰਡੇ ਨਾਲ ਮੈਂ ਕਿਹਾ ਮੈਂ ਹੁਣ ਤੈਨੂੰ ਸਮਝਾਂਦਿਆਂ ਮੁੰਡਾ ਪਿੱਛੇ ਹਟ ਗਿਆ ਹੁਣ ਤੂੰ ਆਪਣੀ ਭੈਣ ਨੂੰ ਸਮਝਾ ਲੈ ਉਹ ਵੇਚਾਰਾ ਮੇਰੇ ਰੋਣ ਲੱਗ ਗਿਆ ਮੇਰੇ ਸਾਹਮਣੇ ਯਾਰ ਉਹ ਕਹਿੰਦਾ ਯਾਰ ਉੱਚੀ ਉੱਚੀ ਰੋਣ ਲੱਗ ਗਿਆ ਕਹਿੰਦਾ ਯਾਰ ਮੈਂ ਕਯਾ ਕਰਾਂ ਯਾਰ ਮੇਰੀ ਇਜ਼ਤ ਨਹੀਂ ਰਹੂਗੀ ਏ ਹੈ ਓ ਹੈ ਓ ਮੈਂ ਕਿਹਾ ਇੱਜ਼ਤ ਆਲੀ ਗੱਲ ਛੱਡ ਯਾਰ ਕੋਈ ਚੱਕਰ ਨੀ ਇਦਾ ਦਾ ਮੈਂ ਕਿਹਾ ਮੈਂ ਹੇਗਾ ਨਾ ਯਾਰ ਇਹੀ ਜਿਹੀ ਕੋਈ ਗੱਲ ਹੀ ਨਹੀਂ ਹੋਈ ਮੈਂ ਕਿਹਾ ਮੈਂ ਇਕ ਅੱਧੀ ਬਾਰ ਮਿਲਿਆ ਕੁਝ ਗ਼ਲਤ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਮੈਂ ਕਿਹਾ ਯਾਰ ਮੈਂ ਕਿਹਾ ਮੈਂ ਦੇਖ ਲਿਆ ਸੀਗਾ ਮੈਂ ਤਾ ਸਮਝਤਯਾ ਮੁੰਡੇ ਨੂੰ ਮੈਂ ਕਿਹਾ ਮੁੰਡਾ ਵੀ ਆਪਣੇ ਵਿਚ ਦਾ ਹੀ ਹੈ ਕਹਿੰਦਾ ਮੁੰਡਾ ਕੌਣ ਆ ਮੈਂ ਮਾਰਨਾ ਆ ਮੈਂ ਕਿਹਾ ਇਦਾ ਕਿੱਦਾਂ ਮਾਰਨਾ ਆ ਯਾਰ ਮੈਂ ਕਿਹਾ ਉਹ ਵੀ ਸਾਡਾ ਯਾਰ ਦੋਸਤ ਆ ਮੈਂ ਕਿਹਾ ਤੈਨੂੰ ਵੀ ਜਾਣਦਾ ਆ ਮੈਨੂੰ ਵੀ ਜਾਣਦਾ ਕਹਿੰਦਾ ਦਸ ਤਾ ਸਹੀ ਸੰਜੇ ਕੌਣ ਆ ਮੈਂ ਕਿਹਾ ਹੇਗਾ ਯਾਰ ਕੋਈ ਮੁੰਡਾ ਯਾਰ ਕਹਿੰਦਾ ਦਸ ਮੈਂ ਦਸਾ ਨਾ ਉਸਨੂੰ ਕਹਿੰਦਾ ਦਸ ਮੈਨੂੰ ਨੀ ਪਤਾ ਮੈਂ ਕਿਹਾ ਚੱਲ ਦਸ ਦਿੰਦਾ ਆ ਯਾਰ ਕੋਈ ਚੱਕਰ ਨੀ ਮੈਂ ਕਿਹਾ ਉਹ ਖੜ੍ਹਿਆ ਸਾਹਮਣੇ ਮੈਂ ਕਿਹਾ ਓ ਮੁੰਡਾ ਏ ਓਹਦਾ Phone Check ਕਰ ਲੈ ਓਹਦਾ ਸਭ ਕੁਝ Check ਕਰ ਲੈ ਜੇ ਉਹ ਇਸ ਕੁੜੀ ਦੇ ਪਿੱਛੇ ਪਿਆ ਹੋਇਆ ਤੇਰੀ ਭੈਣ ਨੂੰ ਕੁਝ ਕਿਹਾ ਹੋਏ ਦੁਬਾਰਾ ਬੱਸ ਉਹ ਘਰੇ ਗਿਆ ਆਪਣੀ ਭੈਣ ਨੂੰ ਓਹਨੇ ਕੁਟਿਆ ਕਾਟਿਆ ਹੋਣਾ ਵੇਚਾਰੀ ਨੂੰ ਅਸੀਂ ਗਏ ਫਿਰ ਨਾਲ ਓਹਦੇ ਮੈਂ ਸਮਝਾਇਆ ਮੈਂ ਬੈਠ ਕੇ ਓਹਦੇ ਘਰਦਿਆਂ ਨੂੰ ਸਮਝਾਇਆ ਮੈਂ ਕਿਹਾ ਏਦਾਂ ਏਦਾਂ ਗੱਲ ਠੀਕ ਨੀ ਮੈਂ ਕਿਹਾ ਏਦਾਂ ਵੇਆਹ ਕਰਾ ਦੋ ਮੈਂ ਕਿਹਾ ਏਨੇ ਏਦਾਂ ਹਟਣਾ ਨੀ ਏਦਾਂ ਵੇਆਹ ਕਰਾ ਦੋ ਫੇਰ ਕੀਤੇ ਅਸੀਂ ਓਦਾਂ ਮੁੰਡਾ ਮੰਡਾ ਲੱਭਿਆ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ, ਤੇ ਮੇਰਾ ਪਿੰਡ ਕੁੰਬੜਾ ਹੈ ਜੋ ਕਿ SAS ਨਗਰ ਮੁਹਾਲੀ ਵਿੱਚ ਪੈਂਦਾ ਹੈ ਅੱਜ ਮੈਂ ਤੁਹਾਨੂੰ ਕੰਪਿਊਟਰ ਦਾ ਯੁੱਗ ਕੰਪਿਊਟਰ ਦੇ ਯੁੱਗ ਬਾਰੇ ਹੀ ਦੱਸਣ ਜਾ ਰਿਹਾ ਹਾਂ ਅਦਭੁਤ ਤੇ ਲਾਸਾਨੀ ਮਸ਼ੀਨ ਕੰਪਿਊਟਰ ਵਰਤਮਾਨ ਵਿਗਿਆਨ ਦੀ ਮਨੁੱਖ ਵਿੱਚ ਇੱਕ ਅਦਭੁਤ ਤੇ ਲਾਸਾਨੀ ਦੇਣ ਹੈ, ਇਹ ਇੱਕ ਅਜਿਹੀ ਮਸ਼ੀਨ ਹੈ, ਜਿਹੜੇ ਸਾਡੇ ਘਰਾਂ, ਦਫ਼ਤਰਾਂ, ਕਲਾਂ, ਹਸਪਤਾਲਾਂ, ਬੈਂਕਾਂ, ਰੇਲਵੇ ਸਟੇਸ਼ਨਾਂ, ਹਵਾਈ ਭਿੰਨ-ਭਿੰਨ ਖੇਜ ਅਤੇ ਵਿਸ਼ਲੇਸ਼ਣ ਕੇਂਦਰਾਂ designing

ਗਿਆਰਾਂ ਨਾਲ ਚੱਲਣ ਵਾਲੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿੱਚ ਕਈ ਗੁਣਾ ਵਾਧਾ ਕੀਤਾ ਉੱਥੇ ਕੰਪਿਊਟਰ ਉਸਦੇ ਦਿਮਾਗ਼ ਤੇ ਬਹੁਤ ਸਾਰੇ ਕੰਮ ਕਰਨ ਦੇ ਨਾਲ-ਨਾਲ ਉਸਦੇ ਗਿਆਨ ਅਤੇ ਜਾਗਰੂਕ ਵਿੱਚ ਕਰਨ ਦੀ ਉਸਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼, ਬਹੁਪੱਖੀ ਅਚੂਕ ਤੇ ਬਹੁਪੱਖੀ ਸਾਮਗਰੀ ਪ੍ਰਦਾਨ ਕਰਦਾ ਹੈ ਸੰਭਾਵਨਾਵਾਂ, ਭਾਰਤੀ ਜੀਵਨ ਵਿੱਚ ਕੰਪਿਊਟਰ ਨੂੰ ਪ੍ਰਵੇਸ਼ ਕੀਤਿਆਂ ਅਤੇ ਮਸਾਂ ਡੇਢ ਦਾ ਦਹਾਕਾ ਕੀਤੀਆਂ, ਪਰੰਤੂ ਇਸ ਨੇ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਆਪਣੀ ਥਾਂ ਬਣਾ ਲਿਆ ਹੈ, ਇਸ ਕਰਕੇ ਕੇਵਲ ਨੌਜਵਾਨ ਹੀ ਤੇਜ਼ੀ ਨਾਲ ਇਸ ਵੱਲ ਖਿੱਚੇ ਨਹੀਂ ਜਾਂਦੇ ਸਗੋਂ ਬੱਚੇ ਅਤੇ ਬੁੱਢੇ ਵੀ ਇਸ ਵੱਲ ਜਾਣ ਰਹਿੰਦੇ ਹਨ,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 ਕੰਪਿਊਟਰ ਬਾਰੇ ਚਲ ਰਿਹਾ ਦਿਖਾਈ ਦੇਵੇਗਾ ਅੱਜ ਅਸੀਂ ਆਪਣੇ ਘਰਾਂ ਵਿੱਚ ਅਜਿਹੀਆਂ ਕੰਪਿਊਟਰੀ ਮਸ਼ੀਨਾਂ ਦੇਖਦੇ ਹਾਂ, ਜਿਨ੍ਹਾਂ ਕਰਕੇ ਸਾਨੂੰ ਆਪਣੇ ਬਾਥਰੂਮ ਵਿੱਚ

ਪਾਣੀ ਨਾਲ ਧੋਣ ਅਤੇ ਅੰਤ ਨਚੋੜਨ ਤੇ ਸੁਕਾਉਣ ਦੀ ਲੋੜ ਹੈ, ਸਗੋਂ ਸਾਰਾ ਕੰਮ ਕੰਪਿਊਟਰੀ ਮਸ਼ੀਨ ਆਪ ਹੀ ਕਰਦੀਆਂ ਹਨ ਇਸ ਤਰ੍ਹਾਂ ਅਸੀਂ ਕੰਪਿਊਟਰ TV microwave ਤੇ oven ਦੇਖ ਸਕਦੇ ਹਾਂ, ਜੋ ਕੰਮ ਖ਼ਤਮ ਹੋਣ ਮਗਰੋਂ ਆਪਣੇ ਆਪ ਬੰਦ ਹੋ ਜਾਂਦੇ ਹਨ, ਕੁੱਝ ਸਮੇਂ ਤਕ ਬਹੁਤ ਤੁਹਾਡੇ ਬੈਡਰੂਮਾਂ ਵਿੱਚ ਅਜਿਹਾ ਪ੍ਰਬੰਧ ਹੋ ਜਾਵੇਗਾ ਕਿ ਸਾਡੇ ਬਿਮਾਰ ਹੋਣ ਤੇ

ਸ਼ਿਕੰਜਵੇਂ ਵਿੱਚ ਜਕੜ ਦਿੰਦਾ ਹੈ ਕੰਪਿਊਟਰ ਕੀ ਹੈ ਕੰਪਿਊਟਰ ਇ`ਕ ਅਜਿਹੀ electronic ਮਸ਼ੀਨ ਹੈ ਜਿਸਦੇ ਤਿੰਨ ਭਾਗ ਹੁੰਦੇ ਹਨ, ਆਦਾਨ ਭਾਗ,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 ਲੋੜੀਂਦਾ ਨਤੀਜੇ ਕੱਢ ਕੇ ਦਿੰਦਾ ਹੈ ਕੇਂਦਰੀ ਭਾਗਾਂ ਨੂੰ central processing unit ਆਖਿਆ ਜਾਂਦਾ ਹੈ ਅਸਲ ਵਿੱਚ ਇਹ ਕੰਪਿਊਟਰ ਦਾ ਦਿਮਾਗ, ਕੰਪਿਊਟਰ ਦੀ ਆਦਾਨ ਇਕਾਈ card ਜਾਂ paper Tape reader ਚੁੰਬਕੀ tap, keyboard, disc, floppy disc, optical ਕਿਸੇ ਵੀ ਜਾਂ ਇੱਕ ਤੋਂ ਬਹੁਤੀਆਂ ਜੁਗਤਾਂ ਵਿੱਚ ਵਰਤੋਂ ਕਰਦੀ CPU ਦੇ-ਨਿਯੰਤਰਨ ਇਕਾਈ LU

ਦੇ ਅੰਗਾਂ ਨੂੰ hardware ਆਖਿਆ ਜਾਂਦਾ ਹੈ ਤੇ ਉਹ ਪ੍ਰੋਗਰਾਮ ਸਮੂਹ, ਕਿਸੇ ਕਿਸੇ ਕੰਪਿਊਟਰ ਵਿੱਚ ਚਲਦਾ ਹੈ software ਆਖਿਆ ਜਾਂਦਾ ਹੈ, ਇਹ ਬਹੁਤ ਹੀ ਵੱਡੀ ਹੀ ਮਸ਼ੀਨ ਹੈ, ਇਹ ਅੱਜ ਕੱਲ੍ਹ ਇਨਸਾਨ ਦੇ ਦਿਮਾਗ ਤੋਂ ਵੀ ਜ਼ਿਆਦਾ ਤੇਜ਼ ਚੱਲਦੀ ਹੈ ਕੰਪਿਊਟਰ ਦਾ ਵਰਤਮਾਨ ਰੂਪ ਕੀ ਹੈ ਕੰਪਿਊਟਰ ਦਾ ਵਰਤਮਾਨ ਰੂਪ ਬਾਰੇ ਮੈਂ ਤੁਹਾਨੂੰ ਹੁਣ ਦੱਸਣ ਜਾ ਰਿਹਾ ਹਾਂ, ਕੰਪਿਊਟਰ ਦਾ ਵਰਤਮਾਨ ਰੂਪ ਇੱਕ ਮਨੁੱਖ ਦੇ ਆਪਣੇ ਹਿਸਾਬ-ਕਿਤਾਬ ਅਤੇ ਕੰਮ ਨੂੰ ਸੌਖਾ ਕਰਨ ਲਈ ਸਦੀਆਂ ਜੱਦੋਂ ਹੀ ਮਗਰੋਂ ਹੋਂਦ ਵਿੱਚ ਆਇਆ ਅੱਜ-ਕਲ ਵਰਤੇ ਜਾਂਦੇ ਕੰਪਿਊਟਰਾਂ ਦਾ ਸੰਬੰਧ ਚੌਥੀ ਤੇ ਪੰਜਵੀਂ ਪੀੜ੍ਹੀ ਕੰਪਿਊਟਰਾਂ ਨਾਲ ਹੀ ਨਿੱਜੀ ਕੰਪਿਊਟਰ ਉੱਨੀ ਸੌ ਚੁਰਾਸੀ ਵਿੱਚ ਹੋਂਦ ਵਿੱਚ ਆਇਆ ਇਸਦਾ ਸੰਬੰਧ ਪੰਜਵੀਂ ਪੀੜ੍ਹੀ ਵਿੱਚ ਹੈ, ਨਾਲ ਹੈ, ਹੁਣ ਜਾਪਾਨ ਵਿੱਚ ਛੇਵੀਂ ਪੀੜੀ ਦੇ ਕੰਪਿਊਟਰ ਦੀ ਖੋਜ ਹੋ ਰਹੀ ਹੈ, ਖ਼ਿਆਲ ਹੀ ਖ਼ਿਆਲ ਜਲਦੀ ਹੀ ਅਸੀਂ ਇਸ ਪੀੜੀ ਨੂੰ ਕੰਪਿਊਟਰ ਦੇ ਆਮ ਮਿਲਣਗੇ, ਜਿਨ੍ਹਾਂ ਵਿਚ ਬੋਲਣ, ਸੋਚਣ, ਸਮਝਣ, ਫ਼ੈਸਲਾ ਕਰਨ, ਤਰਕ ਕਰਨ ਅਤੇ ਮਹਿਸੂਸ ਕਰਨ ਦੀ ਯੋਗਤਾਵਾਂ ਹੋਣਗੀਆਂ, ਕੰਪਿਊਟਰ ਦੀ ਦੇਣ, ਮਨੁੱਖੀ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿਸੇ ਯੰਤਰ ਨੇ ਮਨੁੱਖ ਦੀ ਉੱਨਤੀ ਤੇ ਖ਼ੁਸ਼ਹਾਲੀ ਵਿੱਚ ਇੰਨਾ ਵਧੇਰੇ ਹਿੱਸਾ ਪਾਇਆ, ਜਿੰਨਾਂ ਕੰਪਿਊਟਰਾਂ ਨੇ ਪਾਇਆ ਹੈ, ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਉੱਤੇ ਆਪਣੀ ਅਮਿਟ ਛਾਪ ਲਾ ਚੁੱਕਾ ਹੈ ਆਮ ਵਰਤੋਂ ਵਿੱਚ ਆਉਣ ਵਾਲਾ ਕੰਪਿਊਟਰ ਅੱਜ ਆਮ ਵਰਤਿਆ ਜਾਣ ਵਾਲਾ ਘਰੇਲੂ ਯੰਤਰ ਹੋ ਗਿਆ ਹੈ, ਕੰਪਿਊਟਰ ਨੇ ਮਨੁੱਖਾਂ ਦੀ ਦਿਮਾਗੀ ਸ਼ਕਤੀ ਵਿੱਚ ਗੁਣਾ ਵਾਧਾ ਕੀਤਾ ਹੈ, ਕੰਪਿਊਟਰ ਹਿਸਾਬ ਰੱਖਣ ਵਿੱਚ, ਸੂਚਨਾਵਾਂ, ਜਾਣਕਾਰੀ ਇਕੱਠੀ ਕਰਨ ਵਿੱਚ ਉਸ ਨੂੰ ਯਾਦ ਰੱਖਣ ਵਿੱਚ ਸੌ ਪ੍ਰਤੀਸ਼ਤ ਯਕੀਨੀ ਦਾ ਵਫ਼ਾਦਾਰ ਸੇਵਕ ਹੈ, ਅਣਗਿਣਤ ਬਿਨਾਂ ਥਕਾਵਟ ਤੋਂ ਹੋ ਜਾਂਦਾ ਹੈ, ਵੱਡੇ ਉਦਯੋਗਿਕ ਕੇਂਦਰਾਂ ਵਿੱਚ ਇਹ ਸਵੈੈ ਚਾਲਕ ਅਤੇ ਸਵੈ ਕਾਰਜਾਂ ਨਾਲ ਮਨੁੱਖ ਹੀ ਮਦਦ ਕਰਦਾ ਹੈ ਸੰਚਾਰ ਦੇ ਕੰਪਿਊਟਰ ਵਿੱਚ network ਬਾਰੇ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕੰਪਿਊਟਰ network ਦੇ ਦੁਨੀਆਂ ਵਿੱਚ ਸੰਸਾਰ ਦੇ network ਕ~ ਕ੍ਰਾਂਤੀਕਾਰ ਤੇਜ਼ੀ ਤੇ ਹੈ। ਇਸ ਦਿਨੋ ਦਿਨ ਹਰਮਨ ਪਿਆਰਾ ਹੋ ਰਿਹਾ ਹੈ, ਸੰਚਾਰ ਸਾਧਨ, ਕੰਪਿਊਟਰ network ਤਿੰਨ ਰੂਪਾਂ ਵਿੱਚ ਵੰਡਿਆ ਜਾ ਰਿਹਾ ਹੈ ਇਸਨੂੰ LAN ਕਿਹਾ ਜਾਂਦਾ ਹੈ, ਤੇ MAN ਕਿਹਾ ਜਾਂਦਾ ਹੈ LAN ਤੋਂ ਭਾਵ Local area network ਹੈ, ਇਸ ਵਿੱਚ ਕਿਸੇ ਇੱਕ company ਨੇ ਵੱਡੇ ਅਦਾਰੇ ਵਿਚਲੇ ਸਥਾਨਕ ਸੰਚਾਰ ਲਈ ਥਾਂ-ਥਾਂ ਤੇ ਕੰਪਿਊਟਰ ਆਪਸ ਜੁੜੇ ਹੁੰਦੇ ਹਨ MAN ਤੋਂ ਭਾਵ network ਹੈ, ਜਿਸ ਵਿੱਚ ਕਿਸੇ ਵੀ ਅਦਾਰੇ ਜਾਂ company ਜਾਂ ਵੱਖ-ਵੱਖ ਸ਼ਹਿਰਾਂ ਦੇ ਸਥਾਨਾਂ ਉੱਤੇ ਸਥਿਤ ਦਫ਼ਤਰਾਂ ਕੰਪਿਊਟਰਾਂ ਆਪਸ ਵਿੱਚ ਜੁੜੇ ਹੁੰਦੇ ਹਨ, ਜਿਵੇਂ ਸਾਡੇ ਦੇਸ਼ ਦੇ ਰੇ~ railway station Booking ਕੰਪਿਊਟਰ ਅਤੇ bank ਆਪਸ ਵਿੱਚ ਜੁੜੇ ਹੋਏ ਹਨ WAN ਤੋਂ ਭਾਵ ਹੈ wide area network ਇਸ ਵਿੱਚ ਸਾਰੀ ਦੁਨੀਆਂ ਦੇ ਕੰਪਿਊਟਰ ਆਪਸ 'ਚ ਜੁੜੇ ਹੁੰਦੇ ਹਨ ਇਸ ਨੂੰ network ਕਿਹਾ ਜਾਂਦਾ ਹੈ ਇਸ ਵਰਤਮਾਨ ਯੁਗ ਦਾ ਸਭ ਤੋਂ ਹਰਮਨ-ਪਿਆਰਾ, ਤੇਜ਼, ਅਚੂਕ ਭਰਿਆ ਹੋਇਆ ਹੈ ਇਸਦੇ ਨਾਲ ਨਾਲ ਵਪਾਰਕ ਮਹੱਤਵਪੂਰਨ ਦੇ ਨਾਲ ਨਾਲ ਇਸ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ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

ਦੇ ਹਿਸਾਬ ਤੇ ਚੀਜ਼ਾਂ ਦੇ stock ਦੀ ਜਾਣਕਾਰੀ ਲੋੜ ਅਨੁਸਾਰ ਮਿੰਟਾਂ ਵਿੱਚ ਦੇ ਦਿੰਦਾ ਹੈ, ਇਸ ਤੋਂ ਇਲਾਵਾ ਰਿਪੋਰਟਾਂ ਤੋਂ ਹੋਰ ਚੀਜ਼ਾਂ ਨੂੰ ਤਿਆਰ ਕੀਤਾ ਜਾਂਦਾ ਹੈ, ਕੰਮ ਕਾਰ ਦੇ ਸਥਾਨਾਂ ਉੱਪਰ ਪ੍ਰਭਾਵ, ਕੰਪਿਊਟਰ ਦਾ ਸਭ ਤੋਂ ਬਹੁਤ ਪ੍ਰਭਾਵ ਆਮ ਕੰਮ ਕਾਜ ਹੈ, ਸਥਾਨ ਉੱਤੇ ਫਟਕੀਆਂ ਵਿੱਚ ਕਪਿਊਟਰ ਨੇ ਵੱਡੇ ਵੱਡੇ ਗੁੰਝਲਦਾਰ ਕੰਮਾਂ ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ ਫੈਕਟਰੀਆਂ ਵਿੱਚ ਇਨ੍ਹਾਂ ਨਾਲ ਨਿਯੰਤਰਨ, ਨਿਰੀਖਣ ਵਿੱਚ ਸੁਧਾਰ ਹੋਇਆ, ਜਿਸ ਨਾਲ ਉਤਪਾਦਨ ਵਧੀਆ ਹੈ, ਇਸ ਨਾਲ ਖ਼ਰੀਦ ਦਾ ਅਤੇ ਕਾਮਿਆਂ ਦੀਆਂ ਸਹੂਲਤਾਂ ਵਿੱਚ ਵਾਧਾ ਹੋਇਆ ਹੈ।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 Engineering ਹਿਸਾਬ-ਕਿਤਾਬ ਰੱਖਣ, ਛਪਾਈ ਅਤੇ ਵਪਾਰ ਆਦਿ ਖੇਤਰਾਂ ਵਿੱਚ ਉੱਨਤੀ ਦੇ ਕੰਪਿਊਟਰ ਨਾਲ ਸੰਭਵ ਨਹੀਂ ਹੋਇਆ ਹੈ ਕੰਪਿਊਟਰ ਦੇ ਮਸ਼ੀਨੀ ਵਿੱਚ report ਕੰਪਿਊਟਰ ਦੀ ਮਦਦ ਨਾਲ ਹੀ ਕੰਮ ਕਰਦੇ ਹਨ Robot ਬਹੁਤ ਹੀ ਖ਼ਤਰਨਾਕ ਅਤੇ ਔਖੇ ਹੁੰਦੇ ਹਨ ਜਿਸਦੇ ਬਿਨਾਂ ਝਿਜਕ ਕਰਦੇ ਹਨ ਕੰਪਿਊਟਰ ਸੰਚਾਲਿਤ ਛੋਟੇ robot ਕਾਰ ਵਿੱਚ ਲਾਏ ਗਏ ਹਨ

ਜੋ ਕਿ ਸੌਂਦਾ ਨਹੀਂ ਹੈ, ਇਹ ਸੰਘਣੇ ਜੰਗਲੇ ਦੇ ਖੇਤਰਾਂ ਵਿੱਚੋਂ ਲੰਘ ਚੁੱਕਿਆ ਹੈ, ਰੋਗੀਆਂ ਦੀ ਅਪਾਹਿਜਾਂ ਦੀ ਸਹਾਇਕ ਹਸਪਤਾਲਾਂ ਵਿਚ ਕੰਪਿਊਟਰ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ, ਦਿਲ ਦੀ ਧੜਕਣ ਵਿੱਚ ਗੜਬੜ ਪੈਣ ਉੱਤੇ, ਜਾਂ ਝਟਪਟ ਅਲਰਾਮ ਦਿੱਤਾ ਜਾਂਦਾ ਹੈ duty ਵਾਲੇ ਵਿਅਕਤੀ ਚੇਤੰਨ ਕਰ ਕੰਪਿਊਟਰ ਦੀ ਸਹਾਇਕ ਨੂੰ ਚੱਲਣ ਦਾ scanning ਯੰਤਰ ਮਰੀਜ਼ ਨੂੰ ਅੰਦਰੂਨੀ ਹਿੱਸਿਆਂ ਵਿੱਚ Photo ਲੈ ਕੇ ਸਰੀਰ ਦੇ ਅੰਦਰਲੇ ਵਿਚਾਰਾਂ ਨੂੰ ਤੁਰੰਤ doctor ਦੇ ਕੋਲ ਪੇਸ਼ ਕਰਦਾ ਹੈ micro ਕੰਪਿਊਟਰ ਅਪਾਹਿਜ ਲੋਕਾਂ ਲਈ ਬੜਾ ਸਹਾਇਕ ਸਾਬਤ ਹੈ ਹੋਰ ਖੇਤਰਾਂ ਵਿੱਚ ਸਹਾਇਕ ਪੱਛਮੀ ਦੇਸ਼ਾਂ ਵਿੱਚ ਕੰਪਿਊਟਰ ਦਿਲ-ਪਰਚਾਵੇ ਦੇ ਸਾਧਨ ਵਜੋਂ ਕੰਪਿਊਟਰ ਲਈ ਵਰਤਿਆ ਜਾਂਦਾ ਹੈ video cassette ਤਰ੍ਹਾਂ ਦੀਆਂ ਕਈ ਪ੍ਰੋਗਰਾਮ ਮਿਲਦੇ ਹਨ ਕੰਪਿਊਟਰ ਤੁਹਾਨੂੰ ਗਣਿਤ, ਭੌਤਿਕ ਵਿਗਿਆਨ,

ਕੰਪਿਊਟਰ ਬੈਂਕਾਂ ਵਿੱਚ ਬਹੁਤ ਹੀ ਜ਼ਿਆਦਾ ਆਦਾਨ-ਪ੍ਰਦਾਨ ਹਨ, ਧੰਨਵਾਦ ਜੀ। ਸਤਿ ਸ੍ਰੀ ਅਕਾਲ ਮੈਂ ਆਪਣਾ ਵੰਸ਼ਿਕਾ ਸ਼ਰਮਾ, ਮੈਂ ਸਮ~ ਅੱਜ ਤੁਹਾਡੇ ਸਾਹਮਣੇ ਪੰਜਾਬੀ ਦਾ topic ਬੋਲਣ ਜਾ ਰਹੀ ਹਾਂ ਜਿਸਦਾ ਨਾਮ ਹੈ ਭਾ~ ਪੰਜਾਬੀ ਭਾਸ਼ਾ ਦੇ ਵੱਖ ਵੱਖ ਭਾਸ਼ਾਈ ਵੰਨਗੀਆਂ ਪੰਜਾਬੀ ਭਾਸ਼ਾ ਤੋਂ ਭਾਵ ਇਸਦੇ ਟਕਸਾਲੀ ਰੂਪ ਤੋਂ ਹੈ ਹਰ ਪੰਜਾਬੀ ਆਪਣੀ ਨਿਤ ਵਰਤੋਂ ਵਿੱਚ ਸਿਰਫ਼ ਟਕਸਾਲੀ ਰੂਪ ਦੀ ਹੀ ਵਰਤੋਂ ਨਹੀ ਕਰਦਾ ਸਗੋਂ ਪੰਜਾਬ ਦੇ ਵੱਖ ਵੱਖ ਕਿੱਤਾ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਵੱਲੋਂ ਪੰਜਾਬੀ ਭਾਸ਼ਾ ਦੀਆਂ ਵੱਖ ਵੱਖ ਵੰਨਗੀਆਂ ਜਾਂ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਸਾਰੀਆਂ ਵੰਨਗੀਆਂ ਪੰਜਾਬੀ ਭਾਸ਼ਾ ਦੇ ਕੇਂਦਰੀ ਜਾਂ ਟਕਸਾਲੀ ਰੂਪ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਪੰਜਾਬੀ ਜੀਵਨ ਵਿੱਚ ਵਰਤੀ ਜਾਣ ਵਾਲੀ ਸਾਰੀਆਂ ਭਾਸ਼ਾਈ ਵੰਨਗੀਆਂ ਉੱਤੇ ਭਾਰੀ ਹੈ ਪੰਜਾਬੀ ਭਾਸ਼ਾ ਦੀ ਹਰ ਅਜਿਹੀ ਵੰਨਗੀ ਭਾਵੇਂ ਉਹ ਕਿਸੇ ਵੀ ਭਾਸਾਈ ਇਲਾਕੇ ਵਿੱਚ ਬੋਲੀ ਜਾਂਦੀ ਹੈ, ਜਾਂ ਕਿਸੇ ਵੀ ਕਿਤੇ ਦੇ ਕਰਨ ਵਾਲਿਆਂ ਵਿਚਕਾਰ ਆਦਾਨ ਪ੍ਰਦਾਨ ਲਈ ਵੱਲੋਂ ਵਰਤੀ ਜਾਂਦੀ ਹੈ ਵਿਅਕਰਨ ਨਿਯਮਾਂ ਪੱਖੋਂ ਪੰਜਾਬੀ ਭਾਸ਼ਾ ਦੀ ਦੂਜੀਆਂ ਸਾਰੀਆਂ ਵੰਨਗੀਆਂ ਨਾਲ ਮਿਲਦੀ ਜੁਲਦੀ ਹੈ। ਭਾਵੇਂ ਇਹਨਾਂ ਸਾਰੀਆਂ ਵੰਨਗੀਆਂ ਵਿੱਚ ਕੰਮ ਕਰ ਰਹੇ ਵਿਅਕਰਨ ਨਿਯਮ ਸਾਂਝੇ ਹੁੰਦੇ ਹਨ, ਪੰਜਾਬੀ ਭਾਸ਼ਾ ਦੀ ਅਜਿਹੀ ਇਹਨਾਂ ਸਾਰੀਆਂ ਵੰਨਗੀਆਂ ਬਾਰੇ ਹੇਠ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ ਹੈ ਇਲਾਕਾਈ ਵੇਰਵਾ, ਭਾਸ਼ਾ ਦੀ ਇਲ~ ਇਕਲਾਈ ਵੰਨਗੀਆਂ ਜਾਂ ਰੂਪਾਂ ਨੂੰ ਆਮ ਤੌਰ ਤੇ ਉਪਭਾਸ਼ਾਵਾਂ ਕਿਹਾ ਜਾਂਦਾ ਹੈ, ਵੱਖ ਵੱਖ ਭਾਸ਼ਾਵਾਂ ਦੇ ਅਹ ਇਤਿਹਾਸ ਉੱਤੇ ਨਜ਼ਰ ਸਾਰੀਆਂ ਪਤਾ ਲੱਗਦਾ ਹੈ ਕਿ ਭੁਗੋਲਿਕ ਖਿਲਾਰ ਅਤੇ ਕਈ ਭਾਂਤ ਦੀਆਂ ਹੱਡਬੰਦੀਆਂ ਨਾਲ ਇਹਨਾਂ ਭਾਸ਼ਾਵਾਂ ਵਿੱਚ ਆਪਸੀ ਤਾਲਮੇਲ ਜਾਂ ਸੰਸਾਰ ਇੰਨਾ ਘੱਟ ਜਾਂਦਾ ਹੈ। ਇਹ ਸਮਾਂ ਪਾ ਕੇ ਵੱਖ ਵੱਖ ਭਾਸ਼ਾਵਾਂ ਦਾ ਰੂਪ ਵੀ ਧਾਰਨ ਕਰ ਲੈਂਦੀ ਹੈ ਪਰ ਅੱਜ ਇਹ ਵਿਗਿਆਨਕ ਯੁਗ ਵਿੱਚ ਸੰਚਾਰ ਅਤੇ ਆਵਾਜ਼ਾਈ ਦੇ ਸਾ~ ਸਾਧਨਾਂ ਵਿੱਚ ਕਈ ਸਮੇਂ ਤੇ ਸਥਾਨ ਦੀ ਦੂਰੀ ਘੱਟ ਹੋ ਰਹੀ ਹੈ ਅੱਜ ਦੇ ਸਮੇਂ ਵਿੱਚ ਉਪਭਾਸ਼ਾਵਾਂ ਦਾ ਭਾਸ਼ਾਵਾਂ ਵਿੱਚ ਬਦਲਣ ਅ~ ਅਸੰਭਵ ਨਜ਼ਰ ਆਉਂਦਾ ਹੈ। ਇੱਥੇ ਪੰਜਾਬੀ ਭਾਸ਼ਾ ਦੀ ਉਦਾਹਰਣ ਦੀ ਉਦਾਹਰਣ ਦਿੱਤੀ ਗਈ ਹੈ ਉੱਨੀ ਸੌ ਸੰਤਾਲੀ ਵਿੱਚ ਪੰਜਾਬ ਦੇ ਹਿੱਸਿਆਂ ਵਿੱਚ ਵੰਡਿਆ ਗਿਆ ਅੱਧੇ ਨਾਲੋਂ ਵੱਧ ਪੰਜਾਬੀ ਬੋਲਣ ਵਾਲਾ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ ਹੈ ਵੰਡ ਤੋਂ ਬਾਅਦ ਭਾਵੇਂ ਪਾਕਿਸਤਾਨ ਪੰਜਾਬ ਦੇ ਭਾਰਤ ਪੰਜਾਬ ਦੇ ਲੋਕਾਂ ਦਾ ਆਪੋ ਆਪ ਕੋਈ ਸਿੱਧਾ ਮੇਲ ਨਹੀਂ ਰਿਹਾ ਪਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦਾ ਵੱਖ ਵੱਖ ਜ਼ੁਬਾਨਾਂ ਬਣਨ ਦਾ ਕੋਈ ਨਜ਼ਰ ਨਹੀਂ ਆਉਂਦਾ, ਇਕਾਈ ਵੇਰਵਾ ਦੇ ਨਾਲ ਨਾਲ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ ਦੀਆਂ ਵੱਖਰੀਆਂ ਵੱਖਰੀਆਂ ਬਹੁਤ ਹੱਦ ਤੱਕ ਮਿਲਦੀਆਂ ਜੁਲਦੀਆਂ ਹਨ ਕੇਂਦਰੀ ਵੰਨਗੀਆਂ ਰੁਪ ਉਤਪੰਨ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਜਦੋਂ ਅਨਪੜ੍ਹ ਵਿਅਕਤੀ ਆਪਣੇ ਆ~ ਜਦੋਂ ਅਨਪੜ੍ਹ ਵਿਅਕਤੀ ਆਪਣੇ ਬੋਲ ਚਾਲ ਵਿੱਚ ਵਧੇਰੇ ਕਰਕੇ ਉਪਭਾਸਾਈ ਸਬਦਾਵਲੀ ਤੇ ਉਪਭਾਸ਼ਾਵਾਂ ਉਚਾਰਨ ਦੀ ਵਰਤੋਂ ਕਰਦੇ ਹਨ ਜਿਵੇਂ ਕਿ ਦੁਆਬੀ ਅਤੇ ਮਲਵਾਈ ਉਪਭਾਸ਼ਾਈ ਇਲਾਕੇ ਦੇ ਅਨਪੜ੍ਹ ਵਿਅਕਤੀ ਬਹੁਤ ਬਹੁਤੇ ਕਰਕੇ ਬੋਲਚਾਲ ਵਿੱਚ ਵੀ ਦੀ ਥਾਂ ਬ ਦੀ ਹੀ ਵਰਤੋਂ ਕਰਦਾ ਹੈ, ਉਹ ਵਿਆਹ ਨੂੰ ਬਿਆਹ ਅਤੇ ਵੀਰ ਨੂੰ ਬੀਰ ਹੀ ਉਚਾਰਦਾ ਹੈ। ਜਦੋਂ ਕਿ ਪੜ੍ਹਿਆ ਲਿਖਿਆ ਵਿਅਕਤੀ ਇਹਨਾਂ ਸ਼ਬਦਾਂ ਦਾ ਉਚਾਰਨ ਵਿਆਹ ਅਤੇ ਵੀਰ ਦੀ ਥਾਂ ਵਿਆਹ ਤੇ ਵੀਰ ਹੀ ਕਰਦਾ ਹੈ ਇੰਞ ਹੀ ਸਮਾਜਕ ਖੇਤਰ ਵਿੱਚ ਉੱਚੀਆਂ ਪਦਵੀਆਂ ਤੇ ਬੈਠ ਲੋਕੀ ਆਪਣੀ ਵਿਦਿਆ ਦੇ ਪਿੱਛੋਕੜ ਕਾਰਨ ਬੋਲਚਾਲ ਵਿੱਚ ਟਕਸਾਲੀ ਰੂਪ ਦੀ ਵਰਤੋਂ ਕਰਦੇ ਹਨ, ਜਦੋਂ ਕਿ ਸਾਧਾਰਨ ਵਿਅਕਤੀ ਆਮ ਬੋਲਚਾਲ ਸਮੇਂ ਹੀ ਆਮ ਰੁਪ~ ਰੂਪਾਂ ਵਿੱਚ ਵਰਤਦਾ ਹੈ, ਪੰਜਾਬੀ ਦਾ ਟਕਸਾਲੀ ਰੂਪ ਪੰਜਾਬੀ ਭਾਸਾ ਦੇ ਜਿਸ ਕੇਂਦਰੀ ਰੂਪ ਦਾ ਪਿੱਛੇ ਜਿਕਰ ਕੀਤਾ ਗਿਆ ਹੈ ਉਸਨੇ ਟਕਸਾਲੀ ਰੂਪ ਵਿੱਚ ਵੀ ਕਿਹਾ ਗਿਆ ਹੈ। ਟਕਾਸਾਲੀ ਜਾਂ ਕੇਂਦਰੀ ਰੂਪ ਤੋਂ ਭਾਵ ਪੰਜਾਬੀ ਭਾਸ਼ਾ ਦੇ ਰੂ~ ਉਸ ਰੂਪ ਤੋਂ ਹੈ ਜਿਸ ਰੂਪ ਦੀ ਸਰਕਾਰੀ ਕੰਮਕਾਜ ਵਿੱਚ ਸਿੱਖਿਆ ਖੇਤਰ ਵਿੱਚ ਮਾਧਿਅਮ ਵਜੋਂ ਅਤੇ ਸੰਚਾਰ ਮਾਧਿਅਮ ਮਾਧਿਅਮ ਰੇਡੀਓ TV ਅਖ਼ਬਾਰ ਆਦਿ ਵਿੱਚ ਵਰਤੋਂ ਕੀਤੀ ਜਾਂਦੀ ਹੈ, ਪਾਕਿਸਤਾਨ ਪੰਜਾਬ ਅਤੇ ਭਾਰਤੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਹੋ ਰਹੇ ਕੇਂਦਰੀ ਰੂਪਾਂ ਵਿਚਕਾਰ ਉਚਾਰਨ ਅਤੇ ਦੇ ਪੱਧਰ ਉੱਤੇ ਥੋੜ੍ਹਾ ਬਹੁਤਾ ਅੰਤਰ ਹੋਣਾ ਲਾਜ਼ਮੀ ਹੈ, ਭਾਰਤੀ ਅਜਿਹਾ ਪੰਜਾਬ ਵਿੱਚ ਪੰਜਾਬੀ ਰਾਜ ਭਾਸ਼ਾ ਵੀ ਹੀ ਅਤੇ ਸਿੱਖਿਆ ਦਾ ਮਾਧਿਅਮ ਵੀ ਪਰ ਪਾਕਿਸਤਾਨ ਪੰਜਾਬ ਵਿੱਚ ਪੰਜਾਬੀ ਨੂੰ ਨਾਰਾਜ਼ ਭਾਸ਼ਾ ਦਾ ਦਰਜ਼ਾ ਪ੍ਰਾਪਤ ਹੈ ਅਤੇ ਨਾ ਹੀ ਇਹ ਉੱਥੇ ਸਿੱਖਿਆ ਦਾ ਮਾਧਿਅਮ ਹੈ ਇਸ ਲਈ ਭਾਰਤੀ ਪੰਜਾਬੀ ਭਾਸ਼ਾ ਦੀ ਲੋੜ੍ਹਾਂ ਪਾਕਿਸਤਾਨ ਪੰਜਾਬੀ ਦਾ ਪੰਜਾਬੀ ਭਾਸ਼ਾ ਦੀਆਂ ਲੋੜਾਂ ਨਾਲੋਂ ਵੱਖਰੀਆਂ ਹਨ ਸਰਕਾਰੀ ਸਰਕਾਰੀ ਕੰਮਕਾਜ ਲਈ ਅਤੇ ਸਿੱਖਿਆ ਲੈਣ ਲਈ ਜਿਸ ਤਰ੍ਹਾਂ ਦੀ ਬੁਨਿਆਦੀ ਭਾਸ਼ਾ ਸਮੱਗਰੀ ਦੀ ਲੋੜ ਭਾਰਤੀ ਪੰਜਾਬੀ ਨੂੰ ਹੈ ਉਹ ਉਹ ਜਿਹੀ ਲੋੜ ਪਾਕਿਸਤਾਨ ਪੰਜਾਬੀ ਦੀ ਨਹੀਂ ਭਾਰਤੀ ਪੰਜਾਬੀ ਦੀ ਇਹ ਪੰਜਾਬੀ ਦਾ ਅਹ ਦੇ ਵਧੇਰੇ ਵਿਕਸਿਤ ਹੋਣਾ ਕੁਦਰਤੀ ਜਾਪਦਾ ਹੈ, ਬੁਨਿਆਦੀ ਭਾਸ਼ਾ ਸਮੱਗਰੀ ਵਿੱਚ ਮਹਾਨ ਕੋਸ਼, ਵਿਸ਼ਾ ਕੋਸ਼, ਸ਼ਬਦ ਕੋਸ਼, ਤਕਨੀਕੀ ਸ਼ਬਦਾਵਲੀ ਕੋਸ਼ ਮਿਆਰੀ ਪਾਠ ਪੁਸਤਕਾਂ ਵਿਗਿਆਨਕ ਸ਼ਬਦ ਜੋੜ ਆਦਿ ਸਾਮਲ ਹੁੰਦੇ ਹਨ ਪੰਜਾਬੀ ਦੇ ਵਿ~ ਵਿੰਗ ਟਕਸਾਲੀ ਰੂਪ ਭਾਰਤੀ ਪੰਜਾਬ ਅਤੇ ਪਾਕਿਸਤਾਨ ਪੰਜਾਬ ਵਿੱਚ ਬੋਲੀ ਜਾਣ ਵਾਲੀ ਪ~ ਪੰਜਾਬੀ ਮੁੱਖ ਰੂਪ ਵਿੱਚ ਦੋ ਰੂਪ ਬਣਦੇ ਜਾ ਰਹੇ ਹਨ। ਇਹਨਾਂ ਦੋਹਾਂ ਰੂਪਾਂ ਵਿੱਚ ਵਾਕ ਬਣਤਰ ਦੇ ਪੱਧਰ ਤੇ ਤਾਂ ਕੋਈ ਅੰਤਰ ਨਜ਼ਰ ਨਹੀਂ ਆਉਂਦਾ ਪਰ ਉਚਾਰਨ ਅਤੇ ਸ਼ਬਦਾਵਲੀ ਦੇ ਪੱਧਰ ਉੱਤੇ ਕੁੱਝ ਅੰਤਰ ਦਿਖਾਈ ਦਿੰਦਾ ਹੈ ਭਾਰਤੀ ਪੰਜਾਬ ਦੀ ਪੰਜਾਬੀ ਵਿੱਚ ਵਧੇਰੇ ਪ੍ਰਮਾਣੀ ਹਿੰਦੀ ਅਤੇ ਸੰਸਕ੍ਰਿਤ ਸ਼ਬਦਾਵਲੀ ਦੀ ਹੈ ਅਤੇ ਪਾਕਿਸਤਾਨ ਪੰਜਾਬ ਦੀ ਪੰਜਾਬੀ ਵਿੱਚ ਵਧੇਰੇ ਸ਼ਬਦਾਵਲੀ ਉਰਦੂ ਫਾ~ ਫ਼ਾਰਸ਼ੀ ਤੋਂ ਉਧਾਰੀ ਲਈ ਜਾ ਰਹੀ ਹੈ, ਪੰਜਾਬ ਦੀ ਵੰਡ ਹੋਈਆਂ ਹਾਲੇ ਉਣੰਜਾ ਸਾਲ ਹੀ ਹੋਏ, ਉਣੰਜਾ ਸਾਲ ਹੀ ਹੋਏ ਹਨ। ਇਸ ਥੋੜ੍ਹੇ ਜਿਹੇ ਅਰਸੇ ਵਿੱਚ ਭਾਸ਼ਾ ਵਿੱਚ ਬਹੁਤੀਆਂ ਤਬਦੀਲੀਆਂ ਹੋਣ ਦੀ ਆਸ ਵੀ ਨਹੀਂ ਰੱਖਣੀ ਰਹਿੰ~ ਚਾਹੀਦੀ ਕਿਉਂਕਿ ਕਿਉਂਕਿ ਵਿੱਚ ਹੋਣ ਵਾਲੀ ਤਬਦੀਲੀ ਦੀ ਰਫ਼ਤਾਰ ਇੰਨੀ ਸੁਸਤ ਹੁੰਦੀ ਹੈ ਕਿ ਆਮ ਤੌਰ ਤੇ ਇਹ ਖੜੌਤ ਦੀ ਹਾਲਤ ਵਿੱਚ ਹੀ ਨਜ਼ਰ ਆਉਂਦੀ ਹੈ ਉਚਾਰਨ ਦੇ ਪੱਧਰ ਤੇ ਪਾਕਿਸਤਾਨ ਪੰਜਾਬੀ ਵਿੱਚ ਵੱਖ ਵੱਖ ਕਿੱਤਿਆਂ ਵੱਖ ਵੱਖ ਕਿੱਤਿਆਂ ਅਤੇ ਵੱਖਰੇ ਵੱਖਰੇ ਵਿਸ਼ਿਆਂ ਅਨੁਸਾਰ ਵਰਤੀ ਜਾਣ ਵਾਲੀ ਭਾਸ਼ਾ ਵੰਨਗੀ ਨੂੰ ਰਜਿਸਟਰ ਦਾ ਨਾਂ ਦਿੱਤਾ ਜਾਂਦਾ ਹੈ, ਪੰਜਾਬੀ ਭਾਸ਼ਾ ਦਾ ਇੱਕ ਬੁਲਾਰਾ ਸਮੇਂ ਸਥਾਨ ਤੇ ਸਥਿੱਤੀ ਦੀ ਲੋੜ ਮੁਤਾਬਕ ਸਹਿਜ ਸੁਭਾਅ ਹੀ ਵੱਖ ਵੱਖ ਪੰਜਾਬੀ ਵੰਨਗੀ ਰੂਪਾਂ ਜਾਂ ਰਜਿਸਟਰਾਂ ਦੀ ਵਰਤੋਂ ਕਰਦਾ ਰਹਿੰਦਾ ਹੈ ਜਾਂ ਕਰ ਸਕਦਾ ਹੈ, ਹ~ ਵਿਅਕਤੀ ਵੱਖ ਵੱਖ ਕਿੱਤਿਆਂ ਜਾਂ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਗਿਆਨ ਗੋਸਟੀ ਸਮੇਂ ਤੇ ਲੋੜ ਅਨੁਸਾਰ ਉਸ ਕਿੱਤੇ ਜਾਂ ਵਿਸ਼ੇ ਦੇ ਖੇਤਰ ਨਾਲ ਸੰਬੰਧਿਤ ਸ਼ਬਦਾਵਲੀ ਜਾਂ ਸ਼ੈਲੀ ਦੇ ਵਰਤੋਂ ਕਰਦਾ ਹੈ ਅਦਾਲਤ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵੰਨਗੀ engineering ਇੰਜ਼ੀ~ engineering ਅਹ ਦੇ ਕਿੱਤੇ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਵੰਨਗੀ ਨਾਲੋਂ ਜ਼ਰੂਰ ਵੱਖਰੀ ਹੁੰਦੀ ਹੈ ਇੰਞ ਹੀ ਇੱਕ ਲੁਹਾਰ, ਤਰਖਾਣ, ਦਰਜਾ ਦਰਾਜ ਦੀ ਭਾਸ਼ਾ ਵੱਖੋ ਵੱਖਰੀ ਹੋਣਗੀ। ਇੱਕ ਵਿਸ਼ੇਸ਼ ਭਾਂਤ ਦੇ ਭਾਸ਼ਾ ਰੂਪਾਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਸਮਾਜਿਕ ਪਿਛੋਕੜ ਦਾ ਅਗਾਊਂ ਹੈ, ਪਤਾ ਲੱਗ ਜਾਂਦਾ ਹੈ, ਮਿਸਾਲ ਵਜੋਂ ਅਦਾਲਤੀ ਭਾਸ਼ਾ ਦਾ ਅਦਾਲਤੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਵਸ਼ਯ ਹੀ ਪੜ੍ਹਿਆ ਲਿਖਿਆ ਹੋਵੇਗਾ ਅਤੇ ਬੋਲਚਾਲ ਵਿੱਚ ਟਕਸਾਲੀ ਰੂਪਾਂ ਦੀ ਵਧੇਰੇ ਵਰਤੋਂ ਕਰੇਗਾ ਇੰਞ ਹੀ ਇੱਕ ਖਰਾਦੀ ਇੱਕ ਤਰਖਾਣ ਜਾਂ ਮਕਾਨ ਉਸਾਰੀ ਦਾ ਕੰਮ ਕਰਨ ਵਾਲਾ ਰਾਜ ਆਪਣੇ ਹੀ ਕਿੱਤੇ ਨਾਲ ਸੰਬੰਧਤ ਦੂਜੇ ਵਿਅਕਤੀ ਨਾਲ ਆਪਣੇ ਕਿੱਤੇ ਬਾਰੇ ਗੱਲਬਾਤ ਕਰਦਾ ਸਮੇਂ ਇੱਕ ਵਿਸ਼ੇਸ਼ ਭਾਂਤ ਦੀ ਜੋ ਸੰਬੰਧਿਤ ਕਿੱਤੇ ਵਿੱਚ ਹੀ ਵਰਤੀ ਜਾਂਦੀ ਹੈ ਦੀ ਵਰਤੋਂ ਕਰਦਾ ਹੈ ਅਤੇ ਉਸਦੀ ਭਾਸ਼ਾ ਸ਼ੈਲੀ ਵੀ ਆਮ ਭਾਸ਼ਾ ਸ਼ੈਲੀ ਨਾਲੋਂ ਵੱਖਰੀ ਹੋਵੇਗੀ। ਪੰਜਾਬੀ ਭਾਸ਼ਾ ਦੇ ਬੋਲਚਾਲ spoken ਤੇ ਲਿਖਤੀ written ਵਿਚਕਾਰਲੇ ਅੰਤਰ ਦੀ ਦ੍ਰਿਸ਼ਟੀ ਕਰਨਾ ਵੀ ਜ਼ਰੂਰੀ ਹੈ, ਇਹਨਾਂ ਦੋਹਾਂ ਵੰਨਗੀਆਂ ਵਿੱਚ ਅੰਤਰ ਹੁੰਦਾ ਹੈ ਇਸਦੇ ਆਪਣੇ ਕਾਰਨ ਹੁੰਦੇ ਜੋ ਅਸੀਂ ਲਿਖਤੀ ਰੂਪ ਦੀ ਵਰਤੋਂ ਕਰਦੇ ਹਾਂ ਤਾਂ ਸੰਬੰਧਕ ਵਿਅਕਤੀ ਸਾਡੇ ਸਾਹਮਣੇੇ ਨਹੀਂ ਹੁੰਦਾ, ਸਗੋਂ ਉਹ ਉਸ ਸਥਿੱਤੀ ਤੋਂ ਪਰਾਂ ਜਾਂ ਦੂਰਕ ਦੂਰ ਹੁੰਦਾ ਹੈ ਇਸ ਲਈ

ਇਹ ਮਾਧਿਅਮ ਬੋਲਚਾਲ ਦੇ ਮਾਧਿਅਮ ਵਾਂਗੂ ਅਧਿਕੀ ਨਾਲ ਗੱਲ ਇਸ਼ਾਰਿਆਂ ਆਦਿ ਦੀ ਸਹਾਇਤਾ ਨਾਲ ਪੂਰੀ ਕਰਨੋ ਅਸਮਰਥ ਹੁੰਦਾ ਹੈ। ਦੂਜੇ ਪਾਸੇ ਬੋਲਚਾਲ ਸਮੇਂ ਵਕਤਾ ਦਬਾਅ ਵਾਕ ਸੁਰਤਾਲ ਜਾਂ ਇਸ਼ਾਰੇ ਆਦਿ ਦੀ ਸਹਾਇਤਾ ਨਾਲ ਆਪਣੀ ਗੱਲ ਨੂੰ ਵਧੇਰੇ ਸਪਸ਼ਟ ਹੈ। ਅਰਥਪੂਰਨ ਬਣਾ ਲੈਂਦਾ ਹੈ ਪਰ ਲਿਖਤੀ ਵਿੱਚ ਇਹਨਾਂ ਵਿਧੀਆਂ ਦੀ ਵਰਤੋਂ ਨਹੀਂ ਹੋ ਸਕਦੀ, ਆਪਣੀ ਲਿਖਤੀ ਭਾਵ ਰੂ~ ਰੂਪ ਬਣਾਉਣ ਲਈ ਅਤੇ ਕਈ ਵਾਰ ਇੱਕੋ ਹੀ ਗੱਲ ਕਹਿਣ ਲਈ ਲਿਖਦਾ ਹੈ Thank you, have a nice day

ਕੀ ਮੇਰੀ ਗੱਲ ਏਅਰਟੈਲ ਦੇ customer care ਵਿੱਚ ਹੋ ਰਹੀ ਹੈ? Ma'am ਮੇਰੇ ਹੁਣੇ ਜੀ ਪੰਜ ਸੌ ਰੁਪਏ ਕੱਟੇ ਨੇ just ਹੁਣੇ ਜਦੋਂ ਕਿ ਮੈਂ ਕੋਈ service use ਨਹੀਂ ਕੀਤੀ ਆ ਤੁਸੀਂ please check ਕਰਕੇ ਦੱਸਿਓ ਮੇਰਾ balance ਕਿਉਂ ਕੱਟ ਗਏ ਨੇ,

ਮੇਰੇ ਹੁਣੇ ਹੁਣੇ balance ਕੱਟੇ ਆ ਪੰਜ ਸੌ ਰੁਪਏ ਤੇ ਮੈਂ ਕੋਈ ਵੀ service ਇਸਤੇਮਾਲ ਵੀ ਨੀ ਕੀਤੀ ਆ, ਕੋਈ entertainment ਵੀ ਇਸਤੇਮਾਲ ਨਹੀਂ ਕੀਤਾ ਨਾ ਹੀ ਕਿਸੇ ਨੂੰ ਨਾ ਹੀਂ ਕੀਤਾ ਸੀ ਪਤਾ ਨੀ ਫਿਰ ਵੀ, ਪੰਜ ਸੌ ਰੁਪਏ ਕਿਉਂ ਕੱਟੇ ਗਏ ਨੇ ਇਸ ਤੋਂ ਪਹਿਲਾਂ ਵੀ ਮੇਰੇ ਬਹੁਤ ਪੈਸੇ ਕੱਟ ਚੁੱਕੇ ਆ, ਤੁਸੀਂ please check ਕਰਕੇ ਦੱਸਿਓ ਏਦਾਂ ਕਿਉਂ ਹੋ ਰਿਹਾ ਆ, ਜ਼ਲਦੀ ਕਰਿਓ please

ਮੈਂ ਕਹਿ ਰਹੀ ਹਾਂ ਤੁਸੀਂ ਇੱਕ ਵਾਰੀ check ਕਰਿਓ ਮੇਰਾ internet off ਆ ਬਹੁਤ ਦੇਰ ਤੋਂ ਸਵੇਰ ਤੋਂ ਮੈਂ on ਨਹੀਂ ਕੀਤਾ ਆ ਫਿਰ ਵੀ link ਵਿੱਚ ਕਿੱਦਾਂ click ਕਰ ਸਕਦੀ ਹਾਂ ਚਲੋ ਮੈਂ link ਵਿੱਚ ਕੀਤਾ ਪਰ ਮੇਰਾ ਤਾਂ internet off ਸੀ ਤਾਂ ਫਿਰ ਇਹ connect ਕਿੱਦਾਂ ਹੋ ਗਿਆ ਹੈ ਬੋਲ ਰਹੀ ਹਾਂ ਮੈਂ internet use ਹੀ ਨਹੀਂ ਕੀਤਾ ਹੈ ਸਵੇਰ ਤੋਂ ਫਿਰ link ਵਿੱਚ click ਹੋ ਹੀ ਨੀ ਸਕਦਾ ਹੈ। Please ਜ਼ਲਦੀ ਕਰਿਓ ਮੈਨੂੰ ਹੋਰ ਵੀ ਬਹੁਤ ਕੰਮ ਨੇ।

ਤੇ ਇਸ ਤੋਂ ਪਹਿਲਾਂ ਵੀ ਮੇਰੇ ਪੈਸੇ ਕੱਟੇ ਸੀ, ਹੁਣ ਵੀ ਪੈਸੇ ਕੱਟੇ ਗਏ ਨੇ। Please ਮੇਰਾ ਦੁਬਾਰਾ balance ਹੋਰ check ਕਰਿਓ ਹੁਣ ਤੁਸੀਂ ਆਪਣੇ data ਵਿੱਚ check ਕਰਿਓ ਕਿ ਕਿਉਂ ਕੱਟ ਰਹੇ ਨੇ ਮੇਰੇ ਪੈਸੇ। Exact date ਤਾਂ ਮੈਨੂੰ ਯਾਦ ਨਹੀਂ ਆਂ ਪਰ ਮੈਂ ਇਹ ਦੱਸ ਸਕਦੀ ਹਾਂ ਮੇਰੇ approx ਪੰਦਰਾਂ ਦਿਨ ਪਹਿਲਾਂ ਕੱਟੇ ਗਏ ਸੀ।

ਸਮੱਸਿਆ ਦਾ ਹੱਲ ਹੋਊਗਾ ਨਹੀਂ, ਇਹ ਮੈਨੂੰ ਪਤਾ ਹੈ ਮੈਂ wait ਕਰਾਂਗੀ please hold ਵਿੱਚ ਨਾ ਰੱਖਿਓ call ਨੂੰ। Ma'am ਆਹ ਹਮੇਸ਼ਾ customer executive ਕਹਿੰਦੇ ਨੇ ਪਰ call ਨਹੀਂ ਕਰਦੇ ਏਅਰਟਲ ਦੇ ਵੱਲੋਂ। thank you very much Ma'am ਪਹਿਲੋਂ ਵੀ ਮੈਂ ਨਹੀਂ ਲਈ ਸੀ, ਜਿੱਦਾਂ ਕਿ ਮੈਂ ਹੁਣ ਨਹੀਂ ਲਈ ਪਹਿਲੋਂ ਵੀ ਮੇਰੇ ਪੈਸੇ ਕੱਟ ਗਏ ਸੀ ਹੋਰ ਮੈਂ ਬਹੁਤ ਪਰੇਸਾਨ ਸੀ ਜੇਕਰ ਏਦਾਂ ਹੀ ਰਿਹਾ ਤਾਂ ਮੈਂ ਜੀਓ port ਕਰਵਾ ਲੈਣਾ ਹੈ ਆਪਣਾ number ਤਾਂ ਫਿਰ ਪੈਸੇ ਕਦੋਂ ਤੱਕ refund ਹੋਣਗੇ ਮੇਰੇ? Thank you very much ਹੋਰ please make sure ਕਿ ਅੱਗੇ ਤੋਂ ਏਦਾਂ ਦੀ deduction ਮੇਰੇ ਪੈਸਿਆਂ ਦੀ ਨਾ ਹੋਵੇ। ਨਹੀਂ ਬਸ refund ਕਰਵਾ ਦਿਓ ਜੀ ਹੋਰ ਮੈਂ hope ਕਰਦੀ ਹਾਂ ਕਿ ਅੱਗੇ ਤੋਂ ਏਦਾਂ ਨਹੀਂ ਹੋਊਗਾ।